depend ਕਰਦਾ ਏ ਬੱਚਾ ਡੱਰਦਾ ਏ ਕੇ ਨਹੀਂ ਡੱਰਦਾ

ਮੈਂ try ਕਰਨੀ ਏ ਚੰਨੇ ਦੀ recipe ਜਿਹੜੀ ਤੁਸੀਂ ਅੱਜ ਸਿਖਾਈ ਏ ਮੈਨੂੰ

ਹਾਂਜੀ ਹਾਂਜੀ ਮੈਂ ਜਰੂਰ ਆਵਾਗੀ try ਕਰਕੇ ਫ਼ਿਰ ਮੈਨੂੰ ਦੱਸਣਾ

ਹਾਂਜੀ ਵਧੀਆ ਤੁਸੀਂ ਦੱਸੋ ਅਸੀਂ ਵੀ ਵਧੀਆ

ਜਦੋਂ ਸੰਨ ਉੰਨੀ ਸੰਨ ਉੰਨੀ ਵਿੱਚ ਕਰੋਨਾ ਆਇਆ ਸੀ ਤੁਸੀਂ ਕੀ ਕੀਤਾ ਸੀ ਅਸੀਂ ਬੱਸ ਘਰੇ ਕੈਦ ਹੋ ਗਏ ਸੀ ਅਸੀਂ

ਬੱਸ ਘਰੇ ਕੀ ਕਰਨਾ ਘਰੇ

ਕਿਆ ਕਿਆ ਚੀਜ਼ਾਂ ਬਣਾਕੇ ਖਾਈਆਂ ਕਿਆ ਕਿਆ ਸਿੱਖਿਆ ਘਰ ਚ ਵੀ ਤਾਂ time pass ਕਰਨ ਨੂੰ ਵੀ ਤਾਂ ਕੋਈ ਚੀਜ਼ ਚਾਹੀਦੀ ਸੀ ਹਾਂ ਉਹ ਘਰਾਂ ਜਾਂ ਤਾਂ ਕੋਈ ਚੀਜ਼ ਬਣਾਦੇ ਸੀ ਕੋਈ dish try ਕਰ ਲੈਂਦੇ ਸੀ ਹਮ ਚ ਹੁਣ ਆਪਣਾ ਫੁਲਕਾਰੀ ਦਾ ਕੰਮ ਉਹ ਕਰ ਜਾਂਦੇ ਸੀਗੇ ਕੋਈ ਨਵੇਂ ਨਵੇਂ design ਸਿੱਖ਼ੇ ਨੇ art and craft ਦਾ ਕੰਮ ਸਿੱਖਿਆ ਹਮ

ਹੋਰ ਹਮ ਕਿਉਂਕਿ ਕਾਫ਼ੀ ਦੇਰ ਆਪਾਂ ਘਰੇ ਰਹੇ ਸੀ ਨਾ ਆਪਣਾ ਕੰਮ ਕੋਈ ਨਹੀਂ ਸੀ

hello

ਮੈਂ ਕਿਆ ਕਿਆ ਹੋਰ ਕੀ ਕੀ ਸਿੱਖਿਆ ਹੋਰ ਬੱਸ ਆਹੀ ਅਹ beauty ਦਾ ਕੰਮ ਕਰੀ ਗਏ ਕੁੱਝ ਕਿਉਂਕਿ parlor ਵੀ ਉਸ time ਬੰਦ ਸੀਗੇ

ਬੱਸ art ਦਾ ਕੰਮ ਚੱਲਿਆ ਫ਼ੇਰ ਏ ਸੀਗਾ ਫ਼ੇਰ time ਟੂਮ ਨਹੀਂ ਸੀਗਾ pass ਹੁੰਦਾ

ਹੋਰ ਤੁਸੀਂ ਦੱਸੋ ਕੀ ਕੀਤਾ ਸੀ ਅਸੀਂ ਤਾਂ ਬਹੁਤ ਕੁੱਝ ਕੀਤਾ ਸਾਡੇ ਕੋਲ ਤਾਂ time ਹੀ ਨਹੀਂ ਸੀ

ਸਾਡਾ NGO ਆ ਜਿਥੇ ਅਸੀਂ ਕੰਮ ਕਰਦੇ ਹਾਂ

ਕੇ ਸਾਨੂੰ ਤਾਂ ਥੋੜੀਆਂ ਹੀ ਛੁੱਟੀਆਂ ਮਿਲੀਆਂ ਸੀ

ਕਰ ਰਹੇ ਹਾਂ ਫ਼ੇਰ ਸਾਡੇ ਮਤਲਬ trust ਏ ਮੇਹਰ ਬਾਬਾ charitable trust NGO ਆ ਮਤਲਬ ਕੇ ਉਹ

ਜਿਵੇਂ ਮਤਲਬ ਕੇ ਕੋਈ ਕੀਤੇ ਚੰਡੀਗੜ੍ਹ ਵਗੈਰਾ ਤੋ ਕੋਈ ਮਤਲਬ customer ਆਇਆ ਸੀ order ਦੇਣ ਵਾਸਤੇ PPE kit ਬਣਾਉਣ ਵਾਸਤੇ

kit ਜਿਹੜਾ ਉਹ ਬਣਦੇ ਏ ਮਤਲਬ ਕੇ ਜਿਹੜੇ doctor ਹੁੰਦੇ ਏ ਉਹ ਪਾਂਦੇ ਏ ਜਦੋਂ ਹੁਣ ਕਿਸੇ ਨੂੰ ਕਰੋਨਾ ਹੋ ਜਾਵੇ ਮਤਲਬ

ਉਹ ਫ਼ੇਰ ਪਾਕੇ check ਵਗੈਰਾ ਕਰਦੇ ਏ ਉਹਨਾ ਨੂੰ ਸਾਡੇ ਤਾਂ ਬੱਸ ਏਹੀ PPE ਕਿੱਟਾ ਦਾ ਬਹੁਤ ਕੰਮ ਚੱਲਦਾ ਸੀ

ਹਾਂ ਤੇ ਅਸੀਂ ਸਾਰਾ ਦਿਨ ਸਵੇਰ ਤੋ ਸ਼ਾਮ ਤੱਕ ਉਰੇ ਹੀ ਰਹਿੰਦੇ ਸੀ ਅੱਛਾ ਜਾਨੀ ਤੁਸੀਂ ਉੱਥੇ ਹੀ ਕੰਮ ਕੀਤਾ ਕਾਫ਼ੀ staff ਸੀ ਸਾਡੇ ਨਾਲ ਅਸੀਂ ਪਹਿਲੇ ਮਤਲਬ ਕੀ ਉਹ order ਦਿੱਤੇ ਜਾਂਦੇ ਸੀ

ਉਹ cutting ਕਰਕੇ ਆਂ ਜਾਂਦੀ ਸੀ ਦੇ ਜਾਂਦੀ ਸੀ ਉਹਨਾ ਨੇ ਫ਼ਿਰ ਪਹਿਲੇ ਸਾਨੂੰ ਸਾਰਿਆਂ ਨੂੰ ਸਿਖਾਇਆਂ ਕਿਵੇਂ ਕਿਵੇਂ ਬਣਣਾ ਏ PPE

ਉਹਨਾ ਨੇ ਬੰਦਿਆਂ ਨੂੰ ਸਾਰਿਆਂ ਨੂੰ ਸਿਖਾਈਆ ਸਾਰਾ ਸਮਾਨ ਵਗੈਰਾ ਉਹ ਦੇਕੇ ਜਾਂਦੇ ਸੀ ਅੱਛਾ ਤੇ ਜਿਹੜੀਆਂ ਪਿੰਡਾਂ ਤੋਂ ਕੁੜੀਆਂ ਆਉਦੀਆਂ ਸੀ ਫ਼ੇਰ ਉਹ ਕਿੱਦਾਂ ਆਦੀਆਂ ਸੀ ਉਹ ਪਿੰਡਾਂ ਚੋ ਮਤਲਬ ਨੇੜੇ ਥੇੜੇ ਤੋ ਹੀ ਲੈਂਦੇ ਸੀ ਆਪਾਂ local ਏ ਕਿਉਂਕਿ ਸਾਡੇ

ਹਾਂ police ਵਾਲੇ ਕਈ ਵਾਰ check ਕਰਦੇ ਸੀ ਤੁਸੀਂ ਕਿੱਥੇ ਜਾ ਰਹੇ ਹੋ ਅਸੀਂ ਜਦ ਕਹਿ ਦਿੰਦੇ ਸੀ ਅਸੀਂ trust ਜਾ ਰਹੇ ਹਾਂ ਕੋਈ ਨਹੀਂ ਰੋਕਦਾ ਸੀ

ਹਾਂ ਫ਼ੇਰ PPE kit ਬਣਾਉਦੇ ਸੀ ਫ਼ੇਰ ਮਾਸ੍ਕਾ ਦਾ order ਆ ਗਿਆ ਬਾਹਰੋ ਵੀ ਆ ਜਾਂਦਾ ਸੀ ਮਾਸ੍ਕਾ ਦਾ order

ਫ਼ੇਰ ਅਸੀਂ mask ਵੀ ਬਣਾਏ

mask ਫ਼ੇਰ ਬਾਹਰੋਂ ਫ਼ੇਰ courier ਵੀ ਕਰਦੇ ਸੀ ਅਸੀਂ

order ਵੀ ਫ਼ੇਰ ਕਰਨਾ ਫ਼ੇਰ ਅਸੀਂ ਕੱਪੜਾ ਵੀ ਲੈਕੇ ਆਨਾ ਕਿਸੇ ਦੀ ਦੁਕਾਨ ਖੋਲ ਕੇ ਅਸੀਂ ਕੱਪੜਾ ਮੰਗਵਾਉਣਾ

ਅੱਛਾ ਐਨੇ ਜਿਆਦਾ ਤੇ ਹਾਂ ਕੋਈ cutting ਕਰ ਰਿਹਾ ਕੋਈ ਲਾਸਟਿਕ ਪਾਹ ਰਿਹਾ ਕੋਈ ਲਾਸਟਿਕ cutting ਕਰ ਰਿਹਾ ਕੋਈ ਬਣਾ ਰਿਹਾ ਏ ਬੜੀ ਰੋਕਣ ਲੱਗੀ ਸੀ ਫ਼ੇਰ ਮਤਲਬ ਕੇ ਜਿਵੇਂ ਹੁਣ ਬੱਚਿਆ ਨੇ ਆਨਾ assign ਅਸੀਂ ਸਹੂਲਤਾਂ ਮਤਲਬ ਕੇ ਸਾਰਾ ਕੁੱਛ ਕਰਕੇ ਜਿਵੇਂ sanitizer ਵਗੈਰਾ ਲਗਾਦੇ ਸੀ ਤਾਂ ਅੰਦਰ ਵੜਨ ਦਿੰਦੇ ਸੀ

ਇੱਕ ਤੁਸੀਂ ਇਥੇ ਵੀ ਮਤਲਬ NGO ਚ ਵੀ ਉਹ ਕੀਤੇ ਏ mask ਵੰਡੇ ਸੀਗੇ mask ਵੰਡੇ ਵੀ ਸੀ ਮਤਲਬ ਕੇ ਅਸੀਂ ਬਣਾਏ ਵੀ ਖੁੱਦ ਏ ਤੇ mask ਲਾਕੇ ਬੈਠਣਾ ਹੁੰਦਾ ਸੀ

ਮੈਨੇ ਵੀ ਤਾਂ ਕਈ mask ਬਣਾਏ ਏ

ਫ਼ੇਰ ਕਈ ਜਿਵੇਂ ਕਿਸੇ ਦਾ ਸੋ ਦਾ order ਆ ਗਿਆ ਦੋ ਸੋ ਦਾ order ਆ ਗਿਆ ਇੱਦਾ ਫ਼ੇਰ ਕਿਸੇ ਨੂੰ courier ਕਰਕੇ ਭੇਜਣੇ

ਕਈ ਗੱਡੀਆਂ ਚ ਆਕੇ ਲੋਕ ਚਲੇ ਜਾਂਦੇ ਸੀ

ਬਹੁਤ ਮਤਲਬ ਕੇ ਸਾਡੇ ਲਈ ਤਾਂ ਕੰਮ ਹੈਗਾ ਸੀ ਸੱਚੀ ਗੱਲ ਦੱਸੀਏ ਅਸੀਂ ਵਿਹਲੇ ਹੋਏ ਨਹੀਂ ਇੱਕ ਮਿੰਟ ਵੀ ਜਾਕੇ ਫ਼ੇਰ ਅਸੀਂ ਘਰ ਜਾਕੇ ਵੀ ਨਾਂਦੇ ਹੁੰਦੇ ਸੀ ਅੱਛਾ ਮੈਨੂੰ ਏ ਦੱਸ ਟੀਕੇ ਲਵਾਹ ਲਏ ਸੀ ਕਰੋਨਾ ਵਾਲੇ ਤੂੰ ਹਾਂਜੀ ਲਵਾ ਲਏ ਸੀ ਮੇਰੇ ਤਿੰਨ ਟੀਕੇ ਲੱਗੇ ਨੇ ਅੱਛਾ ਤਿੰਨ ਪੂਰੇ ਹੋਗੇ ਤੇਰੇ ਪਰ ਮੈਨੇ ਅਜੇ ਤਾਂ ਅਸੀਂ ਤਾਂ ਦੋ ਲਵਾਏ ਆ ਤੀਜਾ ਨਹੀਂ ਲੱਗਿਆ ਸਾਡੇ ਤੀਜਾ ਹੁਣ ਕੇ ਲਗਵਾਇਆ ਸੀ ਥੋੜੇ ਕੇ time ਪਹਿਲਾਂ ਪਿੰਡ ਚ announcement ਹੋਈ ਸੀਗੀ ਅੱਛਾ ਕੁੱਛ ਹੋਇਆ ਤਾਂ ਨਹੀਂ ਸੀ ਤੀਜੇ ਟੀਕੇ ਤੇ ਟੇਮ ਜਿਵੇਂ ਬੁਖ਼ਾਰ

ਮਤਲਬ ਇੱਕ ਦਿਨ ਪੂਰਾ ਬੁਖ਼ਾਰ ਚੜਿਆ ਏ ਸ਼ਰੀਰ ਵੀ ਟੁੱਟਿਆ ਏ ਸਿਰ ਦਰਦ ਜ਼ੁਕਾਮ ਵੀ ਹੋਇਆ ਏ ਇੱਕ ਦਿਨ ਤਾਂ ਜਦੋਂ first ਟੀਕਾ ਲੱਗਿਆ ਸੀਗਾ ਜਦ ਤਾਂ ਬਹੁਤ ਬੂਰਾ ਹਾਲ ਸੀਗਾ ਜਦ ਤਾਂ ਮੈਂ ਦੋ ਤਿੰਨ ਪਈ ਰਹੀ ਹਾਂ ਜਦ ਦੂਜੀ ਵਾਰ ਲਗਾਇਆ ਜਦ ਵੀ ਮੈਨੂੰ ਕੁੱਛ ਨਹੀਂ ਹੋਇਆ ਹੈਗਾ

ਸਾਡੇ ਵੀ ਇਹੀ ਹਾਲ ਸੀ ਪਹਿਲੇ ਟੀਕੇ ਤੇ ਟੇਮ ਬਹੁਤ ਬੂਰਾ ਹਾਲ ਹੋਇਆ ਸੀ

ਸਾਡੇ ਪਿੰਡ ਚ ਹੀ ਲੱਗ ਗਏ ਸੀ ਸਾਡੇ ਪਹਿਲੇ ਤਾਂ ਇੱਕ ਵਾਰ ਤਾਂ ਅਸੀਂ hospital ਵਿੱਚ ਲਾਇਆ ਸੀ

ਤੇ ਦੂਸਰੀ ਵਾਰੀ ਉੱਧਰ ਰਾਮ ਮੰਦਿਰ ਏ ਸਾਡੇ ਵੱਲ ਉੱਧਰ ਲਗਾਇਆ ਸੀ ਇੱਕ ਤਾਂ

ਹਾਂ ਉਹਨੂੰ ਕਰੋਨਾ ਹੀ ਹੋਗਿਆ ਸੀ

ਕੇ ਬਹੁਤ ਦੁਨੀਆਂ ਗਈ ਏ ਬਹੁਤ ਦੁਨੀਆਂ

ਬਹੁਤ ਜਿਆਦਾ ਦੁਨੀਆ ਨੁਕਸਾਨ ਹੋਇਆ ਐਨਾ ਹਾਂ ਕਰੋਨਾ ਨਾਲ ਬਹੁਤ ਬੂਰਾ ਹਾਲ ਸੀਗਾ ਮਤਲਬ ਜਿਹਨੇ ਚਲੋ ਹਨਾ ਜੋ ਹੋਇਆ ਸੋ ਹੋਇਆ ਜਿਵੇਂ ਹੁਣ Lock down ਲੱਗ ਗਿਆ ਸੀਗਾ ਕਰੋਨਾ ਦੇ ਵਿੱਚ ਹਨਾ ਜਿਹੜੇ ਕਮਾ ਕੇ ਖਾਣ ਵਾਲੇ ਏ ਉਹਨਾ ਲਈ ਕਿੰਨਾ ਔਖਾ ਹੋ ਗਿਆ ਸੀ ਹੋਰ ਕਿਆ ਸਾਰੇ ਜਿਹੜਾ ਹੁਣ ਜਿੰਨਾ ਕ਼ ਜਮਾਂ ਹੋਇਆ ਸੀ ਉਹ ਸਾਰੇ ਖ਼ਤਮ ਹੋ ਗਏ ਸੀ

ਉਹ ਗੱਲ ਏ ਉਹਨੇ ਤਾਂ ਜਮਾਂ ਵੀ ਨਹੀਂ ਕੀਤਾ ਵਾ

ਤੁਹਾਡਾ ਕਿਵੇਂ ਗੁਜ਼ਾਰਾ ਚੱਲਿਆ ਸੀ ਅਹ ਕੁੱਛ ਕ ਜਮਾ ਸੀ ਕੁੱਛ ਕ ਫ਼ੇਰ ਪਿੰਡ ਅਹ ਮਤਲਬ ਜਦੋਂ ਕਰੋਨਾ ਲੱਗਿਆ ਬੱਸ ਚਲੋ ਜਦ ਏ ਤਾਂ ਪਿੰਡ ਦੇ ਵਿੱਚ help ਵੀ ਕਰਦੇ ਸੀਗੇ ਵੀ ਹਾਂਜੀ ਕਿਸੇ ਨੂੰ ਚੀਜ਼ ਦੀ ਲੋੜ ਆਂ ਆਕੇ ਲੇਜੋ ਸਾਡੇ ਤੋਂ

ਹਮ ਸਾਡੇ ਪ੍ਰ੍ਚੂਨ ਦੀ ਦੁਕਾਨ ਵੱਡੀ ਏ ਨਾ ਉੱਥੇ ਪਿੰਡ

ਉੱਥੇ ਫ਼ੇਰ ਉਹਨਾ ਨੇ ਕਿਹਾ ਹੋਇਆ ਸੀਗਾ ਕਿਸੇ ਨੂੰ ਕਿਸੇ ਸਮਾਨ ਦੀ ਜਰੂਰਤ ਏ ਫ਼ੇਰ ਉੱਥੋ ਫੜ ਕੇ ਲੈ ਜੀਓ

ਹਾਂ shop ਤਾਂ ਸਾਰੀਆਂ ਬੰਦ ਸੀਗੀਆਂ ਉਹਨਾ ਨੂੰ ਪਹਿਲਾਂ ਫੋਨ ਕਰਦੇ ਸੀਗੇ ਵੀ ਅਸੀਂ ਸਮਾਨ ਲੈਣਾ

ਫ਼ੇਰ ਉਹ ਆਪਣਾ ਹੱਥ ਹੁਥ ਧੋਹ ਕੇ ਸਾਰਾ ਸਮਾਨ ਮਤਲਬ ਉਹਨਾ ਨੇ ਦੁਕਾਨ ਦੇ ਬਹਾਰ ਰੱਖ ਜਾਣਾ ਔਰ ਕੇ ਜਾਣਾ ਤੁਹਾਡਾ ਸਮਾਨ ਉਥੇ ਪਇਆ ਹੈ ਤੇ ਪਰਚੀ ਵਿੱਚ ਬਣਾਕੇ ਪਾਹ ਦਿੰਦੇ ਸੀ ਵੀ ਇੰਨਾ ਇੰਨਾ ਸਮਾਨ ਆ

ਹਾਂ ਫ਼ੇਰ ਐਵੇਂ ਮਤਲਬ ਕੋਈ ਘਰ ਦਾ ਬੰਦਾ ਜਾਕੇ ਚੱਕ ਲਿਆਂਦਾ ਸੀ

ਠੀਕ ਏ ਅਸੀਂ ਵੀ ਦੁਕਾਨਾ ਖੁਲਾਕੇ ਸਮਾਨ ਲਿਆਦੇ ਹੁੰਦੇ ਸੀ

ਅਸੀਂ ਕਹਿ ਦਿੰਦੇ ਹੁੰਦੇ ਸੀ ਉਹਨਾ ਨੂੰ

ਹਾਂ ਦੁਕਾਨ ਜਿਵੇਂ ਹੁੰਦੀ ਸੀ ਉਹਨੇ ਤਾਂ ਭਾਈ ਰੇਟ ਵੀ ਜਿਆਦਾ ਕਰਤੇ ਸੀ

ਹਾਂ ਹੁਣ ਜਰੂਰਤ ਹਾਂ ਤਾਂ ਕਿਉਂਕਿ ਅਗਲੇ ਨੂੰ ਏਵੇਂ ਹੁੰਦਾ ਅਗਲੇ ਦੀ ਮਜਬੂਰੀ ਆ ਹਾਂ ਮਜਬੂਰੀ ਦਾ ਲੋਕਾਂ ਨੇ ਮਜਬੂਰੀ ਦਾ ਫਾਇਦਾ ਬਹੁਤ ਉਠਾਇਆ